ਹਮ ਠੀਕ ਆ ਹਾਂ ਗਿਲ

ਹਮ ਹਮ ਉਹਦਾ ਵੀ ਆਇਆ ਸੀ phone

ਅਮ ਹਮ ਮੈਂ ਹਾਂ ਲੈ ਲਈਏ ਚਾਰ ਦਿਨ ਹੋਰ ਨਜਾਰੇ ਇਥੇ ਗੁਰੂ ਨਾਨਕ ਵਿਚ ਭਰਾ ਲੱਗ ਨਾ ਲੱਗ ਜੀ ਹੁਣ ਭਰ ਦਈ ਹਾ ਦਾਖਲਾ

ਬਾਰਵੀ ਵਿਚ ਦਾ admission ਕਰਾਇਆ ਬਈ ਮੈਨੂੰ roll number ਵੀ ਦੇ ਤਾਂ ਤਿੰਨ ਸੌ ਚੁਰੱਤਰ ਦਿੱਤਾ ਵੈਸੇ ਦਿੱਤਾ ਗਿਆ ਬਾਰਵੀ ਵਿਚ ਦਾਖਲਾ ਹਾਂ ਗੁਰੂ ਨਾਨਕ ਵਿਚ ਹੀ ਕਰਾ ਤੀ ਸੀ ਬਈ ਮੈਂ

ਹੋ ਗਏ ਮਹੀਨੇ ਤੋਂ ਉਪਰ ਹੋ ਗਿਆ ਕੰਮ

ਹਮ

ਹਾਂ ਹਾ ਬਈ ਅੱਛਾ ਹੋਰ

ਹੋਰ

ਹੋਰ ਘਰ ਪਰਿਵਾਰ ਕਿਵੇਂ ਆ

ਬੰਦਾ ਨਸ਼ੇ ਪੱਤੇ ਤੋਂ ਵੀ ਦੂਰ ਰਹਿੰਦਾ ਧਿਆਨ ਰਹਿੰਦਾ ਜਦੋਂ ਆਸ਼ਕੀ ਵਿਚ ਆਸ਼ਕੀ

ਹਮ ਹਮ ਬੰਦਾ ਆਸ਼ਕੀ ਤੋਂ ਵੀ ਦੂਰ ਰਹਿੰਦਾ ਆ ਦਾ

ਹਾ ਇਹ ਵੀ ਗੱਲ ਹੈ ਹਾਂ ਤਾ ਜਾਣ ਦੀ ਬਾਜੀ ਲਾਉਣੀ ਪੈਂਦੀ ਆ ਹੋਰ ਨੀ ਕੋਈ ਕੋਈ

ਉਹ ਕਹਿਂਦਾ ਅੱਜ ਆਪਾ ਜਾਂਦੇ ਨੀ ਗੇ ਅੱਜ ਆਪਾ ਬਸ ਸਟੈਡ ਘੁੰਮਾਗੇ ਅਸੀ ਬਸ ਵਿਚ ਹਾਲੇ ਜਾਂਦੇ ਸੀ ਬਸ ਸਟੈਡ ਪਹੁੰਚਦੇ ਨੀ ਯਾਰ ਉਥੇ ਅੱਡੇ ਵਿਚ

ਤੇ ਮੈਂ ਮਜ਼ਾਕ ਵਿਚ ਉਹਨੂੰ ਕਹਿਣ ਲੱਗਾ ਹੋਲੀ ਬੋਲਿਆ ਸੀ ਮੈਂ ਹਾ ਬਈ ਮੈਂ ਹਾ ਓਏ ਆ ਰਿਹਾ ਮੈਂ ਰੰਨਾ ਵੇਖਾਗੇ ਬੁੜੀ ਜੀ ਨੂੰ ਪਤਾ ਨੀ ਕਿਵੇਂ ਸੁਣਿਆ ਮੈਂ ਹੋਲੀ ਬੋਲਿਆ ਨਾਲੇ ਯਾਰ ਨਾਲੇ ਉਹਨੂੰ ਪਤਾ ਨੀ ਕਿਵੇਂ ਉਹਨੂੰ ਪਤਾ ਨੀ ਕਿਵੇਂ ਸੁਣਿਆ ਨਾਲੇ ਐ ਨੀ ਪਤਾ ਆ ਉਈ ਸ਼ੁੱਧ ਵੈਸ਼ਨੋ ਬਣ ਜਾਂਦੇ ਤੈਨੂੰ ਪਤਾ ਈ ਆ ਹਣਾ

ਏ ਹਣਾ ਸ਼ਕੱਤਰੀਆ ਬਣ ਜਾਂਦੇ ਮੈਂ ਕਹਿ ਮੈਨੂੰ ਕਹਿੰਦੀ ਤੈਨੂੰ ਤਮੀਜ ਨੀ ਮਹਿ ਮੈਨੂੰ ਤਾ ਜਮਾ ਵੀ ਨੀ ਹੈਗੀ ਤੇ ਮੈਨੂੰ ਕਹਿੰਦੀ ਤੇਰੇ ਮਾਂ ਭੈਣ ਨੀ ਮੈਂ ਮਾਂ ਨੂੰ ਚਾਹੀਦੀ ਆ ਮਹਿ ਭੈਣ ਨੂੰ ਉਹ ਚਾਹੀਦੀ ਆ ਹੈ ਭਾਬੀ ਚਾਹੀਦੀ ਆ ਹਾਂ ਤੇ ਮਹਿ ਲੱਭਦੇ ਫਿਰਦੇ ਹੈਗੇ ਮੈਨੂੰ ਤਾਂ ਹੈ ਮੈਨੂੰ ਮੈਂ ਬੋਲੀ ਨੀ ਚੁੱਪ ਕਰ ਕੇ ਲੰਘ ਗਈ

ਹੈ ਹੋਰ ਕਰਾ ਕੇ ਗਏ ਪਹਿਲਾਂ ਲਗ ਜਾਂਦੇ

ਅੱਛਾ ਅੱਛਾ ਦੀ ਸਮੱਸਿਆ ਬਾਰੇ ਦੱਸਣਾ ਜੀ, ਠੀਕ ਹੈ ਪ੍ਰਦੂਸ਼ਣ ਅੱਜ ਦੇ ਯੁੱਗ ਦੀ ਸਭ ਤੋਂ ਵੱਡੀ ਸਮੱਸਿਆ ਹੈ, ਜਦੋਂ ਤੱਕ ਅਬਾਦੀ ਘੱਟ ਸੀ ਅਤੇ ਕੁਦਰਤੀ ਸੋਮੇ ਬਹੁਤੇ ਸਨ, ਉਦੋਂ ਤੱਕ ਪ੍ਰਦੂਸ਼ਣ ਦੀ ਕੋਈ ਸਮੱਸਿਆ ਨਹੀਂ ਸੀ। ਵੱਧਦੀ ਅਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੁਦਰਤੀ ਸਾਧਨਾਂ ਦੀ ਵਰਤੋਂ ਵੀ ਵਧ ਗਈ, ਲੋੜਾਂ ਦੀ ਪੂਰਤੀ ਲਈ ਵੱਡੇ-ਵੱਡੇ ਕਾਰਖਾਨੇ ਲਾਏ ਗਏ, ਇਹਨਾਂ ਤੋਂ ਪੈਦਾ ਹੋਣ ਵਾਲੀਆਂ ਬੇਅੰਤ ਧੂੰਆਂ, ਹੋਰ ਰਹਿੰਦੀ-ਖੂੰਹਦੀ ਨਾਲ ਵਾਤਾਵਰਨ ਪਲੀ ਅਹ ਪ੍ਰਦੂਸ਼ਣ ਹੋ ਰਿਹਾ ਹੈ, ਦੂਜੇ ਪਾਸੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਮਨੁੱਖ ਨੇ ਜੰਗਲਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ, ਹਵਾ ਨੂੰ ਸਾਫ਼ ਕਰਨ ਲਈ ਰੁੱਖਾਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਗਈ, ਨਤੀਜੇ ਵਜੋਂ ਅਹ ਵਾਤਾਵਰਨ ਇੱਕ ਅਸੰਤੁਲਨ ਪੈਦਾ ਹੋ ਰਹੇ ਹੋ ਗਿਆ, ਇਸ ਪ੍ਰਕਿਰਿਆ ਵਾਤਾਵਰਨ ਵਿੱਚ ਬਹੁਤ ਸਾਰੇ ਅਣਚਾਹੇ ਕਾਰਕ ਆ ਗਏ ਜਿਹਨਾਂ ਕਾਰਨ ਵਾਤਾਵਰਨ ਪ੍ਰਦੂਸ਼ਣ ਹੋਣ ਲੱਗਿਆ ਪ੍ਰਦੂਸ਼ਣ ਪੈਦਾ ਕਰਨ ਵੇਲੇ ਇਹਨਾਂ ਕਾਰਨਾਂ ਨੂੰ ਪ੍ਰਦੂਸ਼ਨ ਕਿਹਾ ਜਾਂਦਾ ਹੈ, ਪ੍ਰਦੂਸ਼ਣ ਦੀ ਕਈ ਕਿਸਮਾਂ ਹਨ। ਅਹ ਸਮੁੱਚੇ ਵਾਤਾਵਰਨ ਦੇ ਅਧਿਐਨ ਦੇ ਆਧਾਰ ਉੱਤੇ ਪਾਈ, ਹਵਾ, ਭੂਮੀ ਅਤੇ ਸ਼ੋਰ-ਪ੍ਰਦੂਸ਼ਣ ਮੁੱਖ ਮੰਨੇ ਜਾਂਦੇ ਹਨ ਪ੍ਰਦੂਸ਼ਣ ਦੀ ਸਥਿਤੀ ਜ਼ਿਆਦਾ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

ਸੱਦਾ ਦੇ ਰਹੇ ਹਨ ਹਵਾ ਪ੍ਰਦੂਸ਼ਣ ਹਵਾ ਪ੍ਰਦੂਸ਼ਣ ਹੁੰਦਾ ਹੈ ਸਾਡੇ ਵਾਤਾਵਰਨ ਦਾ ਅਹਿਮ ਇੱਕ ਤੱਤ ਹਨ, ਜਿਹੜੇ ਸਾਰੇ ਜੀਵ-ਜਗਤ ਨੂੰ ਜਿਊਂਦਾ ਰੱਖਣ ਲਈ ਜ਼ਰੂਰੀ, ਜ਼ਰੂਰੀ ਹੈ, ਇਹ ਵੀ ਪ੍ਰਦੂਸ਼ਿਤ ਪ੍ਰਦੂਸ਼ਿਤ ਹੋ ਰਹੀ ਹੈ ਸਾਡੇ ਵਾਤਾਵਰਨ ਵਿੱਚ ਕਾਰਬਨ ਹਾਈਡ੍ਰਾਕਸਾਈਡ ਅਹ ਦੀ ਮਾਤਰਾ ਬਹੁਤ ਵਧ ਗਈ ਹੈ ਕੋਲਾ, ਪਟਰੋਲ ਡੀਜ਼ਲ ਅਤੇ ਹੋਰ ਬਾਲਦਾਂ ਦੀ ਵਧ ਰਹੀ ਵਰਤੋਂ ਇਸ ਦਾ ਮੁੱਖ ਕਾਰਨ ਹੈ।

ਨਾੜ ਨੂੰ ਲੱਗ ਰਹ ਹੈ ਜਿਸ ਨਾਲ ਪੈਦਾ ਹੋਣੇ ਵਾਲੀਆਂ ਧੂੰਆਂ ਹਵਾ ਨੂੰ ਹੋਰ ਗੰਧਲਾ ਕਰਦੀਆਂ ਹਨ ਇਹਨਾਂ ਤੋਂ ਇਹਨਾਂ ਨਾਲ ਓਜ਼ੋਨ-ਪਰਤ ਦੇ ਵਿੱਚ ਛੇਕ ਅਹ ਹੋ ਰਹੇ ਹਨ ਭੂਮੀ ਅਤੇ ਪਾਣੀ ਪ੍ਰਦੂਸ਼ਣ, ਖੇਤੀਬਾੜੀ ਵਿੱਚ ਕੀਟਨਾਸ਼ਕ ਅਤੇ ਰ ਰਸਾਇਣਿਕ ਖਾਦਾਂ ਦੀ ਅਹ ਅਣਹੀਣਤ ਵਰਤੋਂ ਭੂਮੀ ਅਤੇ ਪਾਣੀ ਪ੍ਰਦੂਸ਼ਣ ਦਾ ਕਾਰਨ ਬਣ ਰਹੀ ਹੈ, ਇਸ ਨਾਲ ਜਿੱਥੇ ਮਿੱਟੀ ਦੇ ਤੱਤ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 ਪਾਇਆ ਜੀਵਿਤ ਜੀਵਿਤ ਪਈਆਂ ਵਿੱਚ ਕਈ ਕਿਸਮ ਦੇ ਰੋਗ ਪੈਦਾ ਹੋ ਰਹੇ ਹਨ ਧੁਨੀ ਪ੍ਰਦੂਸ਼ਣ, ਸ਼ੋਰ-ਪ੍ਰਦੂਸ਼ਣ ਜਾਂ ਧੁਨੀ-ਪ੍ਰਦੂਸ਼ਣ ਵੀ ਇੱਕ ਗੰਭੀਰ ਸਮੱਸਿਆ ਬਣ ਗਈ ਹੈ, ਮੋਟਰ ਗੱਡੀਆਂ ਅਤੇ ਦੇ ਕੰਨ ਪੜਵਾਏ, ਹਾਰ, ਵਿਵਾਹ ਅਤੇ ਹੋਰ ਸਮਾਗ ਸਮਾਗਮਾਂ ਵਿੱਚ ਉੱਚੀ ਅਵਾਜ਼ ਵਿੱਚ ਚੱਲਣ ਵਾਲੇ DJ ਆਦਿ ਨੇ ਮਨੁੱਖ ਦਾ ਜਿਉਣਾ ਦੁਰਭੰਗ ਕਰ ਦਿੱਤਾ ਹੈ।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

ਉਪਰੰਤ ਸੁੱਟ ਦੇਣ ਵਾਲੀਆਂ ਵਸਤਾਂ ਦੀਆਂ ਵਰਤੋਂ ਜ਼ਿਆਦਾ ਕਰਨ ਲੱਗਿਆ ਹੈ ਵਿਭਿੰਨ ਸਮਾਗ ਅਹ ਸਮਗਰਾਂ ਵਿੱਚੋਂ ਵਰਤਣ ਵਰਤ ਕੇ ਸੁੱਟਣ ਵਾਲਿਆਂ ਪਲੇਟਾਂ, ਗਲਾਸ ਅਤੇ ਚਮਚਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਖ਼ਰਾਬ ਚੀਜਾਂ ਦੀ ਅਹ ਮੁਰੰਮਤ ਕਰਨ ਦੀ ਥਾਂ ਨਵੀਆਂ ਚੀਜ਼ਾਂ ਖ਼ਰੀਦਣ ਨੂੰ ਤਰਜੀਹ ਦਿੱਤੀ ਜਾਂਦੀ ਹੈ, ਅਜਿਹੇ ਸਾਡੇ ਅਜਿਹੇ ਕੰਮਾਂ ਨਾਲ ਧਰਤੀ ਇੱਕ ਵੱਡੇ ਕਬਾੜਖਾਨੇ ਦਾ ਰੂਪ ਧਾਰਨ ਕਰ ਰਹੀ ਹੈ, ਸਾਨੂੰ ਆਪਣੀਆਂ ਲੋੜਾਂ ਨੂੰ ਸੀਮਿਤ ਰੱਖਣਾ ਚਾਹੀਦਾ ਹੈ। ਦੁਬਾਰਾ ਵਰਤਣਯੋਗ ਚੀਜਾਂ ਦੀ ਵਰਤੋਂ ਅਹ ਚਾਹੀਦਾ ਹੈ ਅਤੇ ਚ ਖ਼ਰਾਬ ਚੀਜਾਂ ਨੂੰ ਸੁੱਟ ਕੇ ਨਵੀਂਆਂ ਖਰੀਦਣ ਦੀ ਥਾਂ ਪੁਰਾਣੀਆਂ ਚੀਜ਼ਾਂ ਦੀ ਨਿਰਮਤ ਨੂੰ ਅਹ ਕਰਵਾਉਣੀ ਚਾਹੀਦੀ ਹੈ। ਵਾਤਾਵਰਣ ਪ੍ਰਤੀ ਮਨੁੱਖੀ ਫ਼ਰਜ਼, ਧਰਤੀ ਅਤੇ ਇਸ ਦਾ ਜੀਵਨ ਅਨੁਕੂਲ ਵਾਤਾਵਰਨ ਦਾ ਅਨੁਕੂਲ ਖ਼ਜ਼ਾਨਾ ਹੈ ਮਨੁੱਖ ਨੂੰ ਅਹ ਕੋਈ ਅਧਿਕਾਰ ਨਹੀਂ ਹੈ ਕਿ ਉਹ ਆਪਣੇ ਸਵਾਰਥ ਲਈ, ਤਰੱਕੀ ਦੇ ਨਾਂ ਤੇ ਇਸ ਦਾ ਖਿਲਵਾੜ ਕਰੇ, ਆਪਣੀ ਮਾਂ ਧਰਤੀ ਦੇ ਵਾਤਾਵਰਨ ਨੂੰ ਸੰਤੁਲਿਤ ਰੱਖਣ ਲਈ ਸਾਨੂੰ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ, ਇਸ ਇਹਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ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 ਜੂਨ ਦਾ ਦਿਨ ਹਰ ਸਾਲ ਵਾ ਵਾਤਾਵਰਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਸਾਰੇ ਅੱਜ ਪਰ ਅੱਜ ਪ੍ਰਦੂਸ਼ਣ ਦੀ ਸਮੱਸਿਆ ਇੰਨੀ ਭਿਆਨਕ ਹੋ ਗਈ ਹੈ ਕਿ ਸਾਡਾ ਹਰ ਪਲ ਵਾਤਾਵਰਨ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਆਪਣਾ ਹਰ ਕਦਮ ਅਹ ਕਰਮ ਕਰਨ ਤੋਂ ਪਹਿਲਾਂ ਸਾਨੂੰ ਵਾਤਾਵਰਨ ਬਾਰੇ ਸੋਚਣਾ ਚਾਹੀਦਾ ਹੈ ਜਾਗਰੂਕ ਹੋ ਕੇ ਕੰਮ ਕਰਨ ਲਈ ਇਹ ਸਮੱਸਿਆ ਦੂਰ ਹੋ ਗ ਸਕਦੀ ਹੈ, ਵਾਤਾਵਰਨ ਪ੍ਰਤੀ ਜਾਗਰੂਕਤਾ, ਪੰਜਾਬੀ ਪੰਜਾਬ ਪ੍ਰਦੂਸ਼ਣ control board ਵਾਤਾਵਰਨ ਦੀ ਸੰਭਾਲ ਅਤੇ ਵੱਧ ਰਹੇ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਮੋਟਰ ਗੱਡੀਆਂ ਦਾ ਪ੍ਰਦੂਸ਼ਣ check ਕਰਵਾ ਕੇ certificate ਲੈਣਾ ਵੀ ਜ਼ਰੂਰੀ ਹੈ, ਭਗਤ ਪੂਰਤੀ ਸਿੰਘ ਅਹ ਪਿੰਗਲਵਾੜਾ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਆਪਣੀ ਯੋਗਤਾ ਪਾਉਂਦੇ ਰਹੇ ਹਨ।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 ਆਪ ਅਹ ਸਾਫ਼ ਸਫ਼ਾਈ ਕਰਵਾ ਕੇ ਆਪ ਨੇ ਬਹੁਤ ਹੀ ਪ੍ਰਸੰਸਾਯੋਗ ਕੰਮ ਕੀਤੇ ਹਨ, ਅਜਿਹੀ ਸ਼ਖ਼ਸੀਅਤਾਂ ਨੂੰ ਸਾਨੂੰ ਪ੍ਰੇਰਿਤਾ ਪ੍ਰੇਰਨਾ ਲੈ ਲੈਣੀ ਚਾਹੀਦੀ ਹੈ ਅਤੇ ਵਾਤਾਵਰਨ ਦੀ ਸੰਭਾਲ ਵਿੱਚ ਪ੍ਰਦੂਸ਼ਣ ਘੱਟ ਕਰਨ ਦੇ ਵਿੱਚ ਸ ਅਹ ਸਮਰੱਥਾ ਅਨੁਸਾਰ ਆਪਣੀ ਯੋਗਤਾ ਦਿਖਾਉਣੀ ਚਾਹੀਦੀ ਹੈ ਅਹ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁੱਥਰਾ ਰੱਖਣਾ ਸਾਡੀ ਖੁੱਦ ਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ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 ਸਾਡਾ ਆਹ ਜਿੰਨਾ ਸਾਡਾ ਆਲਾ ਦੁਆਲਾ ਹੀ ਸਰੱਖਿਅਤ ਰਹੇਗਾ ਓਨਾ ਹੀ ਸਾਡੇ ਆਉਣ ਵਾਲਾ ਭਵਿੱਖ ਵਧੀਆ ਹੋਵੇਗਾ ਜਿਸ ਨਾਲ ਸਾਨੂੰ ਅਹ ਬਹੁਤ ਸਾਰੀਆਂ ਅਹ ਬਿਮਾਰੀਆਂ ਨੂੰ ਦੂਰ ਹੋ ਜਾਣਗੀਆਂ ਕੀਟਨਾਸ਼ਕ ਰਸਾਇਣਿਕ ਖਾਦਾਂ ਦੀ ਭੂਮੀ ਵਰਤੋਂ ਨਾਲ ਅਹ ਬਹੁਤ ਸਾਰੀ ਸਾਡੀ ਪਾਣੀ ਪ੍ਰਦੂਸ਼ਣਾਂ ਦਾ ਕਾਰਨ ਬਣ ਰਹੀ ਹੈ। ਇਸ ਨਾਲ ਜਿੱਥੇ ਮਿੱਟੀ ਦੇ ਤੱਤ ਵਿਚਲਾ ਸੰਤੁਲਨ ਖਰਾਬ ਹੋ ਰਿਹਾ ਹੈ, ਵੀ ਇੱਥੇ ਤੱਕ ਕਿ ਫਲ, ਸਬਜ਼ੀਆਂ, ਅਨਾਜ ਤੇ ਵੀ ਬੁਰੇ ਪ੍ਰਭਾਵ ਪੈ ਰਿਹਾ ਹੈ ਇਸ ਨਾਲ ਸਬਜ਼ੀਆਂ ਅਤੇ ਅਨਾਜ ਦੀ ਵਰਤੋਂ ਨਾਲ ਜੀਵਿਤ ਪਈਆਂ ਵਿੱਚ ਕਈ ਕਿਸਮਾਂ ਦੇ ਰੋਗ ਪੈਦਾ ਹੋ ਰਹੇ ਹਨ, ਰੋਗ ਜਿਸ ਨਾਲ ਸਾਨੂੰ ਰੋਗ ਪੈਦਾ ਹੋਣ ਕਾਰਨ ਸਾਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਾਡੇ ਅਹ ਹਵਾ ਸਾਡੇ ਵਾਤਾਵਰਨ ਦਾ ਅਹਿਮ ਤੱਤ ਹੈ, ਜਿਹੜੀ ਜੀਵਨ ਜਗਤ ਨੂੰ ਜ਼ਿੰਦਾ ਰੱਖਣ ਲਈ ਜ਼ਰੂਰੀ ਹੈ ਜ ਇਸ ਨਾਲ ਅਹ ਸਾਡੇ ਵਾਤਾਵਰਨ ਵਿੱਚ ਕਾਰਬਨ ਹਾਈਡਰੋਕਸਾਈਡ ਦੀ ਮਾਤਰਾ ਬਹੁਤ ਵੱਧ ਰਹੀ ਗਈ ਹੈ, ਕੋਲਾ, ਪੈਟਰੋਲੀਅਮ, ਡੀਜ਼ਲ ਅਤੇ ਹੋਰ ਬਾਲਣਾਂ ਦੀ ਵੱਧ ਰਹੀ ਵਰਤੋਂ ਇਸਦਾ ਮੁੱਖ ਕਾਰਨ ਹੈ, ਕਾਰਖਾਨਿਆਂ ਤੇ ਪੈਟਰੋਲ ਗੱਡੀਆਂ ਤੋਂ ਪੈਦਾ ਹੋਣ ਵਾਲੇ ਜ਼ਹਰੀਲਾ ਧੂੰਆਂ ਹਵਾ ਪ੍ਰਦੂਸ਼ਣ ਵਿੱਚ ਲਗਾਤਾਰ ਵੱਧ ਰਿਹਾ ਹੈ ਸਰਕਾਰ ਦੁਆਰਾ ਪਾਬੰਦੀਆਂ ਲਗਾ ਲਾਏ ਜਾਣ ਦੇ ਬਾਵਜੂਦ ਕਣਕ ਅਤੇ ਝੋਨੇ ਦੀ ਨਾੜ ਨੂੰ ਅੱਗ ਲਾਈ ਜਾਂਦੀ ਹੈ ਇਸ ਨਾਲ ਪੈਦਾ ਹੋਣ ਵਾਲਾ ਧੂੰਆਂ ਤਾਂ ਹਵਾ ਨੂੰ ਹੋਰ ਵੀ ਜ਼ਿਆਦਾ ਪ੍ਰਦੂਸ਼ਿਤ ਕਰਦਾ ਹੈ, ਅਤੇ ਇਹਨਾਂ ਦਾ ਔਰ ਇਹਨਾਂ ਨਾਲ ਓਜੋਨ ਪਰਤ ਵਿੱਚ ਛੇਕ ਹੋ ਰਿਹਾ ਹੈ। ਪਾਣੀ ਦਾ ਪੱਧਰ ਵੀ ਉੱਚਾ ਹੋ ਰਿਹਾ ਹੈ, ਹਵਾ ਪ੍ਰਦੂਸ਼ਣ ਕਾਰਨ ਸਾਹ ਕਿਰਿਆ ਨਾਲ ਸੰਬੰਧਿਤ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਹਨ ਵੱਧ ਰਹੀ, ਇਸਦਾ ਕਾਰਨ ਸਾਨੂੰ ਕਈ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਮੁੱਚੇ ਵਾਤਾਵਰਨ ਦੇ ਆਧਾਰ ਤੇ ਅਹ ਹਵਾ, ਭੂਮੀ ਅਤੇ ਸ਼ੋਰ ਦੇ ਪ੍ਰਦੂਸ਼ਣ ਦਾ ਮੁੱਖ ਮੰਨੇ ਜਾਂਦੇ ਹਨ,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 ਧੌਣ ਲਈ ਵਰਤੇ ਜਾਂਦੇ ਡਿਟਰਜੈਂਟ ਪਾਊਡਰ ਅਤੇ ਸਭ ਤੋਂ ਵੱਡੇ ਪਾਣੀ ਦੇ ਸੋਮਿਆਂ ਜਿਵੇਂ ਦਰਿਆ ਝੀਲਾਂ, ਸਮੁੰਦਰਾਂ ਅਤੇ ਧਰਤੀ ਦੇ ਧਰਤੀ ਦੇ ਹੇਠਲੇ ਪਾਣੀ ਨੂੰ ਵੀ ਪ੍ਰਦੂਸ਼ਣ ਕਰ ਦਿੱਤਾ ਹੈ।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 ਅਤੇ ਭਿਆਨਕ ਅਹ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪ੍ਰਦੂਸ਼ਣ ਕਾਰਨ ਪ੍ਰਦੂਸ਼ਣ ਪੈਦਾ ਕਰਨ ਵਾਲੇ ਇਹਨਾਂ ਕਾਰਨਾਂ ਨੂੰ ਪ੍ਰਦੂਸ਼ਣ ਕਿਹਾ ਕਿਹਾ ਜਾਂਦਾ ਹੈ।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

ਹਲੋ ਹਾਂਜੀ ਕੀ ਕਰਣ ਡਏ ਓ ਕੁਛ ਨੀ ਦੀਦੀ ਬੈਠੇ ਡਏ ਆ ਹੋਰ ਸੁਣਾਓ ਤੁਸੀਂ ਕੀ ਕਰਦੇ ਜੇ ਮੈਂ ਚਾਹ ਬਣਾ ਕੇ ਹਟੀ ਆ, ਮੈਂ ਕਿਹਾ ਚਾਹ ਬਣਾਉਣੀ ਆ ਜੋਤੀ ਆਈ ਸੀ ਤੇ ਮੈਂ ਕਿਹਾ ਚਾਹ ਪਿਆਲਣੀ ਐ ਅੱਛਾ ਅੱਛਾ ਹੋਰ ਕਿੰਨੇ ਵਜੇ ਆਉਂਦੀ ਜੋਤੀ

ਹਾਂਜੀ ਹਾਂਜੀ ਝੋਨੇ ਦੀ ਤਿਆਰੀ, ਹੋਣ ਡਈ ਆ ਤੇ ਅਸੀਂ ਤੇ ਅਜੇ ਜਵਾਹਰ ਬੀਜੀ ਓ

ਹਾਂ ਏਹ ਕਹਿੰਦੇ ਪਹਿਲਾਂ ਜਵਾਹਰ ਬੀਜ ਲੀਏ ਤੇ ਮੁੜਕੇ, ਕੁਸ਼ ਹੋਰ ਬੀਜਾਂਗੇ ਆਹ ਅਸੀਂ ਬਾਸਮਤੀ ਲਾਉਂਦੇ ਤੁਸੀਂ ਲੇਟ ਈ ਲੇਟ ਈ ਲੱਗਦੇ ਹੁੰਦੇ ਨਾ ਹਾਂ ਬਾਸਮਤੀ ਲਾਉਂਦੇ ਆ ਨਾ ਏਸ ਕਰਕੇ ਫੇਰ ਹੋ ਜਾਂਦਾ ਵਾਂ ਹਾਂ ਤੇ ਵੱਡੀ ਕੱਲ ਕਹਿਣ ਡਈ ਸੀ ਉਹ ਤੇ ਪਨੀਰੀ ਬੀਜਣ ਗਏ ਐ ਨਹੀਂ ਨਹੀਂ ਅਸੀਂ ਜਵਾਹਰ ਕੱਲ ਬੀਜੀ ਸੀ, ਪਹਿਲਾਂ ਪੈਲੀ ਪੁਲੀ ਵਾਹੀ ਆ ਬਾਹਣ ਤੇਨੂੰ ਪਤਾ ਬਾਹਣ ਵਾਹ ਕੇ ਤੇ ਫੇਰ ਏਹ ਕਰਨਾ ਪੈਂਦਾ ਵਾਂ ਹਮ